ਲਿਬਰ ਔਫਿਸ ਇਮਪਰੈੱਸ ਦੇ ਟਿਊਟੋਰਿਅਲ ਵਿਯੂਇੰਗ ਏ ਪ੍ਰੈਜ਼ੇਨਟੇਸ਼ਨ ਵਿੱਚ ਆਪ ਦਾ ਸੁਆਗਤ ਹੈ

ਇਸ ਵਿੱਚ ਅਸੀ ਰੀਸੈਂਟਲੀ ਯੂਜ਼ਡ ਅਤੇ ਅਵੇਲੇਬਲ ਫੌਰ ਯੂਜ਼ ਸਲਾਇਡ ਸਲਾਈਡ ਡਿਜ਼ਾਇਨ ਦੇਖ ਸਕਦੇ ਹਾਂ ਆਪਣੀ ਪਸੰਦੀਦਾ ਡਿਜ਼ਾਇਨ ਤੇ ਕਲਿੱਕ ਕਰੋ ਵਰਕਸਪੇਸ ਪੇਨ ਵਿੱਚ ਸਲਾਇਡ ਦੇ ਡਿਜ਼ਾਇਨ ਦਾ ਬਦਲਾਅ ਦੇਖ ਸਕਦੇ ਹਾਂ
ਦੇਖ ਸਕਦੇ ਹੋਂ ਸਲਾਈਡ ਦਾ ਡਿਜ਼ਾਇਨ ਬਦਲਣਾ ਕਿੰਨਾ ਆਸਾਨ ਹੈ ਤੁਸੀ ਸਲਾਈਡਜ਼ ਦੀ ਬੈਕਗ੍ਰਾਉਂਡ ਲਈ ਆਪਣੇ ਬਣਾਏ ਹੋਏ ਡਿਜ਼ਾਇਨ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ ਹੁਣ ਅੱਗੇ ਅਸੀ ਆਊਟਲਾਈਨ ਵਿਯੂ ਦੇਖਾਂਗੇ ਤੁਸੀ ਇਸ ਵਿਯੂ ਤੇ ਵਿਯੂ ਅਤੇ ਫੇਰ ਆਊਟਲਾਈਨ ਤੇ ਕਲਿੱਕ ਕਰਕੇ ਜਾ ਸਕਦੇ ਹੋ ਜਾਂ ਫੇਰ ਆਊਟਲਾਈਨ ਟੈਬ ਤੇ ਕਲਿੱਕ ਕਰਕੇ ਇਸ ਵਿਯੂ ਵਿੱਚ ਤੁਸੀ ਦੇਖ ਸਕਦੇ ਹੋ ਕਿ ਸਲਾਈਡਜ਼ ਇਕ ਦੂਜੇ ਦੇ ਹੇਠਾਂ ਤਰਤੀਬ ਵਿਚ ਇਕ ਸੂਚੀ ਦੀ ਤਰਹ ਹਨ
ਇਹ ਸਲਾਈਡਜ਼ ਦਿਆਂ ਹੈਡਿੰਗਜ਼ ਹਨ
ਦੇਖ ਸਕਦੇ ਹੋਂ ਕਿ ਸਲਾਈਡ ਹੈਡਿੰਗ ਓਵਰਵਿਉ ਹਾਈਲਾਇਟਿਡ ਹੈ
ਕਿਉਂ ਕਿ ਜਦੋਂ ਅਸੀ ਆਊਟਲਾਇਨ ਵਿਯੂ ਸਿਲੈਕਟ ਕੀਤਾ ਸੀ ਉਸ ਵੇਲੇ ਅਸੀ ਓਵਰਵਿਯੂ ਸਲਾਈਡ ਉੱਤੇ ਸੀ ਤੁਸੀ ਬੁਲੇੱਟ ਪੁਆਇੰਟ ਆਕਾਰ ਦੇ ਇਨ੍ਹਾਂ ਆਇਕਨਜ਼ ਨੂੰ ਦੇਖ ਸਕਦੇ ਹੋ ਮਾਊਸ ਨੂੰ ਬੁਲੇੱਟ ਪੁਆਇੰਟਸ ਤੇ ਲੈਜਾਂਦੇ ਹੀ ਕਰਸਰ ਹੱਥ ਦੇ ਆਕਾਰ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਅਸੀ ਇਨ੍ਹਾਂ ਲਾਇਨਾਂ ਨੂੰ ਉੱਪਰ ਹੇਠਾਂ ਕਰ ਕੇ ਇਕ ਸਲਾਈਡ ਵਿਚ ਤਰਤੀਬ ਵਾਰ ਰੱਖ ਸਕਦੇ ਹਾਂ ਜਾਂ ਫੇਰ ਲਾਈਨ ਦੇ ਪਾਰ ਵੀ

ਇਸ ਨਾਲ ਟਿਊਟੋਰਿਅਲ ਸਮਾਪਤ ਹੁੰਦਾ ਹੈ ਸਂਖੇਪ ਵਿੱਚ ਇਸ ਟਿਊਟੋਰਿਅਲ ਵਿੱਚ ਅਸੀ ਸਿੱਖਿਆ - ਵਿਉ ਔਪਸ਼ਨਜ਼ ਇਨ੍ਹਾ ਦੀ ਵਰਤੋਂ ਅਤੇ ਮਾਸਟਰ ਪੇਜਿਜ਼
ਇਸ ਟੈਸਟ ਅਸਾਈਨਮੇਂਟ ਨੂੰ ਹਲ ਕਰੋ
ਇਕ ਨਵੀਂ ਪ੍ਰੈਜ਼ੇਨਟੇਸ਼ਨ ਬਣਾਓ ਹਲਕੇ ਨੀਲੇ ਰੰਗ ਦਾ ਟਾਇਟਲ ਏਰਿਆ ਅਤੇ ਗੂੜ੍ਹੇ ਨੀਲੇ ਰੰਗ ਦੀ ਬੈਕਗ੍ਰਾਊਂਡ ਵਾਲਾ ਮਾਸਟਰ ਬਣਾਓ ਇਸ ਲਿੰਕ ਤੇ ਉਪਲਬੱਧ ਵੀਡੀਓ ਦੇਖੋ
ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦੱਸਦੀ ਹੈ ਜੇ ਤੁਹਾਡੇ ਕੋਲ ਪ੍ਰਯਾਪ੍ਤ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਵੀ ਦੇਖ ਸਕਦੇ ਹੋ ਸਪੋਕਨ ਟਿਊਟੋਰਿਅਲ ਟੀਮ ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਚਲਾਉਂਦੀ ਹੈ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
ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈਸੀਟੀ ਐੱਮਐਚਆਰਡੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ
ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ httpspoken tutorialorgNMEICT Intro ਇਹ ਟਿਊਟੋਰਿਅਲ ਦੇਸੀਕ੍ਰਿਊ ਸੋਲੀਯੂਸ਼ਨਜ਼ ਪ੍ਰਾਈਵੇਟ ਲਿਮੀਟਡ ਵੱਲੋਂ ਤਿਆਰ ਕੀਤਾ ਗਿਆ ਹੈ ਸਾਡੇ ਨਾਲ ਜੁੜਨ ਲਈ ਧੰਨਵਾਦ